ਦਸਵੀਂ ਜਮਾਤ ਸੱਤਵੀਂ ਜਮਾਤ ਕਰਕੇ ਤੇ ਦੋ ਛੱਡ ਕੇ ਚਲੇ ਗਏ ਸਿਰ ਤੇ ਪੇਂਡੂ ਵਿਦਿਆਰਥੀ ਹੀ ਰਹਿ ਗਏ ਤੇ ਛਾਵੀਂ ਕਲਾਸ ਤੋਂ ਦਾਵੀਂ ਕਲਾਸ ਗੋਰੀ ਮੰਤਰੀ ਉਨ੍ਹਾਂ ਨੇ ਦੱਸਿਆ ਕਿ ਇਥੇ ਪੜ੍ਹਾਈ ਦਾ ਸਹੀ ਢੰਗ ਦੇ ਨਾਲ ਨਾ ਕਰਨ ਕਰਕੇ ਵੀ ਸਾਰੇ ਲੋਕ ਜੋ ਕਿ ਸਾਰੇ ਬੱਚੇ ਸੀ ਉਹ ਸਕੂਲ ਛੱਡ ਕੇ ਜਾਣ ਲੱਗੇ ਹੋਏ ਸਨ ਹਨ ਜੀ ਤੇ ਕਹਿੰਦੇ ਸਕੂਲ ਦੇ ਬੰਦ ਹੋਣ ਦੇ ਪਿੱਛੇ ਵੀ ਕਈ ਕਾਰਨ ਸੀ ਸਕੂਲ ਦੀ ਦੁਰ ਫਿਟ ਪਰ ਰੱਬ ਦੇ ਸਿੱਖਾਂ ਦੇ ਬਰਾਬਰ ਅਧਿਕਾਰ ਸੰਗਠਨ ਦੁਨੀਆ ਦੇ

ਹਵਾਲਾਤੀ ਮਾਧਿਅਮ ਸਕੂਲ ਤੋੜਨ ਤੋਂ ਬਾਅਦ ਅੱਗੇ ਦਾ ਰਸਤਾ ਲਈ ਆਰਥਿਕ ਸਿਧਾਂਤ ਹਾਂ ਜੀ ਬਿਲਕੁਲ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 ਦੋ ਹਜ਼ਾਰ ਤੋਂ ਕੋਲ ਪੂਰੀ ਪਰ ਇਸ ਸਮੇਂ ਵਿੱਚ ਸ਼ਾਮ ਸਤ ਵਜੇ ਤੋਂ ਦਾ ਵਜੇ ਤੱਕ ਜਨੇਟਰ ਨਾਲ ਬਿਜਲੀ ਚੱਲਦੀ ਸੀ ਸਿਰਫ ਦੋ ਸੌ ਅਠਾਰਾਂ ਤੋ ਹੀ ਪਿੰਡ ਵਿਚ ਸਿਰ ਬਿਜਲੀ ਸਪਲਾਈ ਮਿਲਣ ਲੱਗੀ ਸੀ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 ਖਾਣ ਦੇ ਜਿੰਦੂ ਵੱਲੋਂ ਸਕੂਲ ਦੇ ਲੰਬੇ ਸਮੇਂ ਤੱਕ ਕਰਨ ਦੀ ਕੋਸ਼ਿਸ਼ ਕੀਤੀ ਅਤੇ computer laptope ਆਇਆ ਹੈ ਇਨ੍ਹਾਂ ਹਾਂ ਜੀ ਮਤਲਬ ਸ਼ਾਮ ਨੂੰ ਕਬਰਾਂ ਦੇ ਵਿਚ ਬੇਕਾਰ ਪਏ ਰਹਿੰਦੇ ਸੀ ਸਿੱਖ ਸਿਆਸਤ ਟੁੱਚਲ ਦਾ ਰਾਹ ਦਿਖਾਇਆ ਹੈ ਭੋਪਾਲ ਕੌਰ ਕਹਿੰਦੀ ਹੈ ਕਿ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

ਸਿਰਫ ਤਿਲ ਦੀ ਆਮਦ ਨਾਲ ਹੀ ਕੰਮ ਚਲਾ ਦੇਸੀ ਘਿਓ ਉਸ ਟਾਈਮ ਹਾਂ ਜੀ ਤੇ ਉਨ੍ਹਾਂ ਨੇ ਕਲਾਸਾਂ ਨੂੰ ਕਦੇ ਇੱਕੋ ਕਮਰੇ ਵਿਚ ਭਰ ਕੇ ਲਗਣੇ ਜਾਓ ਖੁੱਲੇ ਦਿਲ ਵਿੱਚ ਦਬਾਉਣੀ ਪੈਂਦੀ ਹੈ ਤਯ ਉਸ ਤੋਂ ਬਾਅਦ ਇਨ੍ਹਾਂ ਨੇ ਕਿਹਾ ਜਾਏ ਤਾਂ ਬਹੁਤ ਸਾਰੇ ਅਧਿਆਪਕ ਕਰਨ ਦੀ ਟਾਪੂ ਤੋਂ ਆਉਣ-ਜਾਣ ਦੀ ਯਾਤਰਾ ਲਈ ਤਿਆਰ ਹੀ ਨਹੀਂ ਸਨ ਕਿਤੇ ਉਨ੍ਹਾਂ ਨੂੰ ਸਫਰ ਕਰਨਾ ਬਹੁਤ ਮੁਸ਼ਕਿਲ ਲਗਦਾ ਤੇ ਉਹਾ ਨੂਰ ਸ਼ਾਹੀ ਕਰਾ ਪੂਰੀ ਜਾਣਾ ਪੈਂਦਾ ਤੇ ਉਨ੍ਹਾਂ ਨੂੰ ਉਜਾੜਾ ਲੁਕੇ ਦੇ ਜਿਹੜੇ ਕਿ ਹੋਰਨਾਂ ਤੀਸ ਪਿੰਡਾਂ ਲੀ ਲੈਂਦੀ ਸੀ ਹੈ ਤੇ ਤੇ ਬੂਹੇ ਤੇ ਪਹੁੰਚਣ ਲਈ ਇੱਕੋ ਹੀ ਰਸਤਾ ਸੀ ਉਨ੍ਹਾਂ ਕੋਲ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 ਤੇ ਕਰਾ ਪੁਰੀ ਵਿੱਚ ਰਾਸ਼ਨ ਦੀਆਂ ਦੁਕਾਨਾਂ ਬੈਂਕਾਂ ਡਿਸਪੈਂਸਰੀਆਂ ਮੈਡੀਕਲ ਫ਼ੈਸਲਿਆਂ ਦੀਆਂ ਸਹੂਲਤਾ ਨਾ ਹੋਣ ਕਰ ਲ ਵੀ ਅਧਿਆਪਕ ਦਿਵਸ ਤੇ ਅਧਿਕਾਰੀਆਂ ਵਿੱਚ ਹੋਰ ਵਾਧਾ ਹੁੰਦਾ ਤੇ ਫ਼ਾਲਤੂ ਆਪਣੇ ਤਬਾਦਲੇ ਕਰਵਾ ਲੈਂਦੇ ਸੀ ਅਫਸਰ ਹਾਂ ਜੀ

ਉਹਨਾਂ ਨੂੰ ਅਸਲ ਵਿੱਚ ਧਾਰਮਿਕ ਪਛਾਣ ਢੰਗ ਨਾਲ ਬੈਠਣਾ ਲਈ ਸਮੇਂ ਲਗਦਾ ਹੈ ਤੇ ਏਸ ਬਾਰੇ ਤੈਨੂੰ ਕੁਛ ਪਤਾ ਹੈ ਹਾਂਜੀ ਦਿੱਤਾ ਕਿ ਭੂਚਾਲ ਆ ਰਹੇ ਹਨ ਆਪਣੀ ਪਤਨੀ ਸੂਜ਼ੈਨ ਖਾਨ ਸਮੇਤ ਬਹੁਤ ਸਾਰੇ ਬਹੁਤ ਥੋੜ੍ਹੀ ਨੇਹੀ ਏਸ ਪਿੰਡ ਦੇ ਪੰਚੋ ਰੁਪਏ ਮਹੀਨਾ ਕਿਰਾਏ ਤੇ ਕਮਰਾ ਲੈਕੇ ਰਹਿਣਗੇ ਤੇ ਏਨੀ ਸੋਚਿਆ ਕਿ ਉਹ ਇੱਥੇ ਤੈਨਾਤ ਹਨ ਭਿੰਨਾਂ ਲੰਮਾਂ ਰਹਿ ਵੀ ਸਕਣਗੇ ਕੇ ਮੈਨੂੰ ਦੱਸਿਆ ਗਿਆ ਸੀ ਭਰੀ ਕਿ ਉਹਨਾਂ ਦੀ ਪਾਰਟੀ ਤਾਂ ਕੰਨ ਕਹਿੰਦੇ ਹਨ ਕਿ ਮਾਂ ਰਾਤਰਾ ਦੇ ਧੌਲ਼ੇ ਦਿਲੇ ਤੋਂ ਹੀ ਹਨ ਤੇ ਉਨ੍ਹਾਂ ਦਾ ਸਾਲ ਦੋ ਸੌ ਸੋਲਾਂਹ ਵਿਚ ਇਥੇ ਪੜ੍ਹਨਾ ਸ਼ੁਰੂ ਕੀਤਾ ਸੀ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

ਛਾਂਗਣਾ ਉਨਾ ਨੂੰ ਪਾਸੇ ਆਪਾਂ ਫਿਰ ਕਿਤੇ ਜ਼ਿਆਦਾ ਸਕੂਲ ਭੇਜਿਆ ਜਾਵੇ ਹੁਣ ਵੀ ਫਿਰ ਭਗਤਾਂ ਨੂੰ ਗੁਰੂ ਫ਼ਤਹਿ ਆਂ ਜਿੱਦਾ ਕੇ ਬਾਲੀ ਰਾਮ ਨੇ ਸਕੂਲ ਨੂੰ ਚਲਦਾ ਰੱਖਣ ਲਈ ਜੋਰ ਦਿੱਤਾ ਹੈ ਤੇ ਮੈਨੂੰ ਬੰਦ ਨਹੀਂ ਕਰ ਸਕਦਾ ਭਾਵੇਂ ਇਹ ਕਿਹੀ ਵਿਦਿਆਰਥੀ ਕਿਉਂ ਨਾ ਆਵੇ ਤੇ ਸਾਡਾ ਦਿਮਾਗ ਲਾ ਰੱਖਿਆ ਹੈ ਕਿ ਜਿਥੇ ਸਾਡੇ ਪਿੰਡ ਫਤਿਹਪੁਰ ਨੇੜੇ ਸਕੂਲ ਨਹੀਂ ਹੈ ਉਹ ਕਹਿੰਦੇ ਸਨ ਉਦੋਂ ਨੌ ਦੇ ਵਿੱਚ ਬੱਚਿਆਂ ਲਈ ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਐਕਟ ਰਾਈਟ ਟੂ ਐਜੂਕੇਸ਼ਨ ਐਕਟ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਪੰਜਵੀਂ ਜਮਾਤ ਤੱਕ ਵਿਦਿਆਰਥੀਆਂ ਲਈ ਇੱਕ ਕਿਲੋਮੀਟਰ ਤੇ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਤਿੰਨ ਕਿਲੋਮੀਟਰ ਦੇ ਅੰਦਰ-ਅੰਦਰ ਇੱਕ ਸਕੂਲ ਹੋਣਾ ਵੀ ਜ਼ਰੂਰੀ ਬਣਾ ਦਿੱਤਾ ਹੁਣ ਜਦੋਂ ਸਿੱਖਾਂ ਦੇ ਵਰਕ ਪਰਮਿਟ ਪਰਿਵਾਰ ਨੂੰ ਉਜਾੜਨ ਲਈ

ਰੁਕੀਆਂ ਸਿਰਾ ਕਹਿੰਦੇ ਦੀ ਟਾਪੂ ਦੇ ਵਿਦਿਆਰਥੀਆਂ ਵੱਲੋਂ ਲੰਮੇ ਸਮੇਂ ਤੋਂ ਸਿੱਖਿਆ ਲਓ ਝਾੜ ਤੇ ਤਲਬ ਕੀਤਾ ਸੀ ਤੇ ਮੰਜ਼ਿਲ ਕੁਝ ਆਪਣੇ ਰਿਸ਼ਤੇਦਾਰਾਂ ਕੋਲ ਰਹਿੰਦੇ ਸਨ ਕੁਝ ਪਰਿਵਾਰ ਸਮੇਤ ਪਰਵਾਰ ਤੇ ਕਿਰਾਏ ਦੇ ਮਕਾਨ ਕਿਰਾਏ ਸੀ ਤੇ ਬੰਬਈ ਦੀ ਮਨਜ਼ੂਰੀ ਉਹਨਾ ਦੇ ਘਰ ਕੁੜੀ ਦੇ ਪਰਿਵਾਰ ਨੂੰ ਬਹੁਤ ਬਹੁਤ ਹੀ ਮਹਿੰਗੇ ਸਨ ਕਿਉਂਕਿ ਉਨ੍ਹਾਂ ਵਿੱਚ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 ਉਨ੍ਹਾਂ ਦਾ ਆਮ ਖਾਸ ਮਜਬੂਰੀ ਕਾਰਨ ਕੰਮ ਨਹੀਂ ਚਲਦਾ ਸੀ ਪ੍ਰਵਾਸੀ ਭਾਰਤੀਆਂ ਵਿਚ ਮੰਦਿਰ ਸਕੂਲ ਦੀ ਫੀਸ ਜਮਾਂ ਪੂੰਜੀ ਕਿਰਾਇਆ ਦੂਜੀਆਂ ਲੋੜਾਂ ਸ਼ਾਮਲ ਸਨ ਨਾਲ ਹੀ ਮਾਪਿਆਂ ਨੂੰ ਕੰਮ ਦੀ ਭਾਲ ਕਰਨੀ ਪੈਂਦੀ ਸੀ ਪਹੁੰਚੇ ਦਰਦ ਥਿਰਟੀ ਵਾਈਟ ਸਾਲਾ ਮਾਣਮੱਤੇ ਕਹਿੰਦੇ ਹਨ ਕਿ ਹੇ ਧੀਏ ਤੂੰ ਕਿਤੇ ਹੋਰ ਨਹੀਂ ਡਰ ਹੈ ਕਿ ਕਿਤੇ ਬਾਹਰ ਜਾਵਾਂਗੇ ਤਾਂ ਅਸੀਂ ਖਾਵਾਂਗੇ ਕੀਤੇ ਕਮਾਵਾਂਗੇ ਕੇ ਹਨ ਅਤੇ ਉਹ ਆਪਣੇ ਬੇਟੇ ਨੂੰ ਵੀ ਚੰਗੀ ਸਿੱਖਿਆ ਦੇ ਲਈ ਭੇਜਣਾ ਚਾਹੁੰਦੀ ਤੇ ਤਰਿਹਾਏ ਭੁੱਲ ਬੰਦ ਹੋਣ ਕਾਰਨ ਤਾਲਾਬੰਦੀ ਸਰਕਾਰ ਨਵੀਂਆਂ ਤੁਹਾਡੀ ਆਮਦਨ ਗੁਪਚੁੱਪ ਕਿਉਂ ਉਨ੍ਹਾਂ ਨੂੰ ਹੀ ਸੀ ਉਹ ਬਹੁਤ ਉਨ੍ਹਾਂ ਦਾ ਸੈਲਾਨੀਆਂ ਤੇ ਹੀ ਨਿਰਭਰ ਕਰਦਾ ਹੈ ਨਿਰਭਰ ਕਰਦਾ ਸੀ ਹਾਂ ਜੀ ਵੈਸੇ ਵੀ ਉਹਨਾਂ ਨੂੰ ਕਾਫੀ ਵਧੀਆ ਲੱਗੀ ਇਨ੍ਹਾਂ ਦੀ ਸਟੋਰੀ ਹਾਂ ਹਾਂ ਬਿਲਕੁਲ ਬਿਲਕੁਲ ਬਹੁਤ ਵਧੀਆ ਸੀ ਐਜੁਕੇਸ਼ਨ ਨੂੰ ਲੈ ਕੇ ਵੱਡੇ ਕਿ ਅਜਿਹੇ ਦੇ ਬਹੁਤ ਵਧੀਆ ਤਰੀਕੇ ਨਾਲ ਕੰਮ ਕੀਤਾ ਹੈ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 ਹਾਂ ਜੀ ਠੀਕ ਐ ਕੋਈ ਗੱਲ ਨਹੀਂ ਉੱਕਾ Hello ਸਤਵਿੰਦਰ ਜੀ ਮੈਨੇ ਨਾ ਜੀ ਮੇਰੇ ਤੇ ਵੀ offer ਕਿਹੜੇ ਕਿਹੜੇ ਨੇ ਇਹ ਪਤਾ ਕਰਨਾ ਸੀਗੇ, ਜਿਹਦੇ ਵਿੱਚ net ਵੀ ਵਧੀਆ ਹੋਵੇ ਤੇ ਜਿਹੜੀਆਂ calls ਨੇ, ਉਹ ਵੀ ਵਧੀਆ ਹੋਣ ਇਹ offer ਪਤਾ ਕਰਨੇ ਸੀਗੇ ਕਿਹੜੇ ਕਿਹੜੇ ਨੇ। ਮੇਰਾ ਨਾਮ ਰਮਨ ਹੈ ਮੈਂ ਇਲਾ~ ਖੱਟੜ ਪਿੰਡ ਤੋਂ ਗੱਲ ਕਰ ਰਹੀ ਹਾਂ।

ਤੁਸੀਂ ਮੈਨੂੰ ਇੱਕ GB per day ਤੇ ਦੋ GB per day ਤਿੰਨ GB per day ਚਾਰ GB per day ਤੇ unlimited GB ਵਾਲਾ ਸਾਰੇ plans ਬਾਰੇ ਦੱਸੋ ਜੀ, ਮੈਨੇ ਸਾਰਿਆਂ ਬਾਰੇ ਪੁੱਛਣ ਨੂੰ phone ਕੀਤਾ। ਹਾਂਜੀ ਹਾਂਜੀ ਰੱਖ ਦਓ ਬਸ ਵਧੀਆ offer ਦੱਸੋ ਜਿਸ ਤੇ TV ਵਾਲੇ ਸਾਰੇ channel ਚੱਲਣ। ਦੁਬਾਰਾ ਦੁਬਾਰਾ sir ਤੁਹਾਡੀ ਆਵਾਜ਼ ਨੀ ਆ ਰਹੀ, ਤੁਹਾਡੀ ਆਵਾਜ਼ ਨੀ ਆ ਰਹੀ ਦੁਬਾਰਾ ਦੱਸੋ।

ਹਾਂਜੀ ਹੁਣ ਸੁਣਾਈ ਦੇ ਰਹੀ ਹੈ ਹੁਣ ਦੱਸੋ ਕੀ ਕਹਿੰਦੇ, ਇਹਨਾਂ ਵਿੱਚੋਂ, ਹਾਂਜੀ ਜੀ ਉਹ ਵਾਲਾ ਲੈਣਾ ਜਿਹੜਾ ਤੁਸੀਂ ਮੈਨੂੰ ਦੱਸਿਆ ਹੈ।

ਕੀ ਹਾਲ ਭਾਜੀ? ਵਧੀਆ ਵਧੀਆ ਭਾਜੀ ਤੁਸੀਂ ਸੁਣਾਓ ਵਧੀਆ ਦੀ ਕਰਦੇ ਚੁੱਕਣ ਡਏ ਹਾਂ ਹੁਣੇ ਤੇ call ਆਂ

ਮੇਰੀ ਗੱਲ ਸੁਣ

ਤੁਹਾਡੇ ਪਿੰਡ ਵਾਲ਼ਾ ਬੰਦਾ ਚੁੱਕਣਾ ਹੈ ਚੁੱਕ ਲਈਏ ਚੱਕ ਲਓ ਚੱਕ ਲਓ ਭਰਾਵਾ ਚੂੜੇ ਇੱਕ ਨਵੀਂ ਨਵੀਂ ਵਿਆਹ ਕੇ ਆਈ ਹੈ ਆਹੋ ਚਕੋ ਯਾਰ ਉਹ ਭੁੰ~ਭੁੰਡੀ ਜਹੀ ਭੁੜਕਦੀ ਬਹੁਤ ਹੈ ਬੜਾ ਵਾ ਤੇ ਹੂਂ ਚਕੋ ਮੈਂ ਤੇ ਆਪ ਚੱਕ ਲੇਣੀ ਮੇਰੇ ਹੱਥ ਆ ਗਈ ਤੇ ਬੜੀ ਵਟਣ ਜਹੀ ਬੜੀ ਹੈ ਨਾਂ

ਹੱਸਦੀ ਤੇ ਤੈਨੂੰ ਪਤਾ ਹੀ ਹੈ ਹੱਸਾ ਦਿੰਨੇ ਹੁੰਦੇ ਹਾਂ ਅਸੀਂ

ਮ~ਮੈਨੂੰ ਬੜਾ ਜ਼ੋਰ ਲਗਾਇਆ ਮੈਂ ਨਹੀਂ ਕਿਹਾ ਕਿੱਥੇ

ਮੈਨੂੰ ਕਹਿੰਦੀ ਮਿਲਣ ਆ ਮੈਨੂੰ ਇੱਥੇ ਪਠਾਨਕੋਟ ਆਇਆ ਹਾਂ ਮੈਂ ਮੈਂ ਕਿਹਾ ਮੈਂ ਨਹੀਂ ਆਉਣਾ

ਪਤਾ ਹੈ ਤੈਨੂੰ ਯਾਰਾ ਤੈਨੂੰ ਪਤਾ ਹੈ ਮੈਂ ਏਦਾਂ ਦਾ ਲੱਗਦਾ ਹਾਂ ਨਹੀਂ ਨਹੀਂ ਵੈਸੇ ਯਾਰ ਮੈਂ ਕਿਸੇ ਵੇਲੇ ਮੂੰਹੋਂ ਨਿਕਲ ਜਾਂਦੀ ਹੈ ਇਹਦਾਂ ਉਸ ਨੇ ਮੈਨੂੰ ਫੋਨ ਕੀਤਾ ਤੇ ਹਾਲੇ ਵੀ ਉਸਨੂੰ ਇਹਦਾਂ ਗੱਲ ਕਰਦੀ ਫੇਰ ਬੰਦਾ ਯਾਰ ਝੂਠਾ ਭਰਿਆ ਜਾਂਦਾ ਹੈ ਨਹੀਂ ਨਹੀਂ ਤੈਨੂੰ ਪਤਾ ਹੀ ਹੈ ਆਪਣੀ ਕਿੱਦਾਂ ਦੀ ਨਹੀ ਆਦਤ ਹੈਗੀ ਮੈਨੂੰ ਬੜਾ ਜ਼ੋਰ ਲਾਉਂਦੀ ਮਿਲਣ ਵਾਸਤੇ ਮੈਂ ਹਾਂ ਨਹੀਂ ਕਰਦਾ

ਹੋਰ ਸੁਣਾ ਤੂੰ ਦੱਸਦੇ ਕਿੱਦਾਂ ਕਰਨੀ ਹੈ ਬਾਕੀ

ਹੁਣ ਤੇ ਤੈਨੂੰ ਫਾਇਦਾ ਹੀ ਬੜਾ ਸਗੋਂ

ਚੱਲੀਏ ਕਿਸੇ ਦਿਨ ਫੇਰ ਅੰਬਰਸਰ ਲੈ ਜਾਵਾਂਗੇ

ਚਲ ਜਾਵਾਂਗੇ

ਮੈਂ ਕਿਹਾ ਦੂਜੀ ਬੁਲਾਲਵੀਂ ਨਾਲ ਦੂਜੀ ਸਾਲਿਆ ਕਿਥੋਂ ਬੁਲਾ ਲਵਾ ਕਹਿ ਦਵੀਂ ਉਸ ਨੂੰ

ਤੂੰ ਪਵਾ ਲੈ charge ਥੋੜਾ ਹੈ ਨਾ

ਤੇ ਹੋਰ ਸੁਣਾ ਹੁਣ ਸ਼ੋਰ ਪਾਇਆ ਹੈ ਥੋੜਾ ਬਹੁਤਾ ਹੋਰ ਸੁਣਾ ਗੱਲਬਾਤ ਹੋਰ ਨਹੀਂ ਆਉਂਦਾ ਕਿਸੇ ਦਾ phone ਫਾਨ ਮੈਨੂੰ ਸਾਲਿਆ ਮੇਰੀ ਇੰਨੀ ਕਿਸਮਤ ਮਾੜੀ ਮੈਨੂੰ ਕੋਈ ਨਾਹੀਂ ਕੋਈ phone ਆਉਂਦਾ ਨਾਹੀਂ ਕੋਈ set ਹੋਣ ਡਈ

ਹੋਰ ਤੇਰਾ network slow ਹੋ ਗਿਆ ਜੇ ਮੈਂ ਤੈਨੂੰ ਹੋਰ ਕਿਸੇ ਦਾ ਉਹੋ ਹੀ ਤੇ ਕਿਹਨ ਡਿਆ ਹਾਂ ਮੈਂ ਕਿਹਾ ਆਉਂਦਾ ਨਹੀਂ ਕਿਸੇ ਦਾ ਵੀ ਰਾਤੀਂ ਕਾਂਡ ਹੋ ਗਿਆ ਇੱਕ ਮੇਰੇ ਨਾਲ

ਮੈਂ ਮਾਮਾ ਘਰੋਂ ਨਵੇਂ ਬੂਟ ਪਾ ਕੇ ਆਜਾ ਗੁਰੂਆ ਏਥੇ ਕਿੱਥੇ ਬਾਰੀ ਚੋਂ ਬੋਝ ਥੱਲੇ ਡਿੱਗ ਗਿਆ ਮਾਮਾ ਕੁੱਤੀ ਏਕ ਕੁੱਤਾ ਲੈ ਗਿਆ ਸਾਲਾ

ਨਵੇਂ canves ਦੇ ਬੂਟ ਨਹੀਂ ਹੈ ਜਿਹੜੇ ਤੇਰੇ ਕੋਲ white ਜੇਹੀ ਜਿਸ ਦੇ ਕਿੰਨੇ ਹੀ ਤਸਮੇ ਹੁੰਦੇ ਹਨ

ਉਹ ਵਾਲੇ ਮੇਰੇ ਕੋਲ ਵੀ ਸੀ ਸਾਲਾ ਕੁੱਤਾ ਲੈ ਗਿਆ

ਮੈਂ ਲੱਭਣ ਡਹਾਂ ਬੜੇ ਚਿਰ ਦਾ ਲੱਭਣ ਡਹਾਂ ਹਾਂ ਹੁਣ ਵੀ ਲੱਭਣ ਆਇਆ ਹਾਂ ਹੁਣ ਵੀ ਲੱਭਣ ਨਹੀਂ ਡਹੇ

ਉਹਨੇ ਸੁੱਤਿ~ਜੁੱਤੀਆਂ ਬੜੀ ਘਟੀਆ ਕੀਤੀਆਂ ਨੇ ਕੁੱਤੇ ਨੇ ਸਾਲੇ ਨੇ

ਹੁਣ ਤੂੰ ਵੀ ਨਹੀਂ ਘੁੰਮਣ ਘੁਾਮਣ ਗਿਆ ਕਿੱਥੇ ਨਾ ਹੁਣ ਉਸ ਤੋਂ ਬਾਅਦ ਗਿਆ ਹੀ ਨਹੀਂ ਕਦੀ

ਬਨਾਉਣੇ ਆਂ ਕੋਈ ਨਾ plan ਇਕ ਦਿਨ ਬਣਾ ਬਣਾ love ਹੁੰਦਾ ਸੀ live ਉਹ ਵਿਖਾਉਂਦਾ ਸੀ ਉਹ ਸਾਲਾ ਸ਼ੁਦਾਈ ਹੈ ਉਹਨੇ ਇਕ ਗੱਲ ਕਰ ਜਾਹ ਮੈਂ ਮਿਲ ਲਾਗਾਂ ਭੈਣ ਚੋ ਤੈਨੂੰ ਮੈਂ ਦਸਾਂ ਦਿਹਾੜੀ ਛੱਡ ਕੇ ਗੋਲਮੋਲ ਜਿਹੀ ਹੈ

ਮੈਂ monika ਨੂੰ ਕਿਹਾ ਸੀ ਆਈ ਉਥੇ

ਲੈਆਂ ਖੋਜ ਦਿਨ ਵੀਰ ਤੇ ਉਨ੍ਹਾਂ ਦਾ ਹਾਲੇ ਵੀ ਸਹਿਮਤ ਹਾਂ ਮੈਂ ਕਿਹਾ ਪਤਾ ਕੀ ਗੱਲਹਾਂ ਮੈਂ ਯਾਰ ਮੈਂ ਕਿਹਾ ਛੱਡ ਪਰ੍ਹੇ ਯਾਰ ਮੈਂ ਕਿਹਾ ਕਿਸੇ ਦੇ ਘਰ ਵੀ ਹੈ ਨਾ

ਯਾਰ ਉਹ ਤੈਨੂੰ ਪਤਾ ਹੀ ਹੈ ਸ਼ੁਰੂ ਤੋਂ ਮੇਰਾ ਹਿਸਾਬ ਕਿਤਾਬ ਜਿਨਾ ਮਰਜੀ ਛੱਡ ਵੀ ਜਾਂਦੀ ਰਹੀ ਐ ਵਿਚੇ ਤੈਨੂੰ ਪਤਾ ਈ ਐ ਡੈ ਪੈਂਦੀ ਹੈ ਤੈਨੂੰ ਸਾਰੀ ਗੱਲ ਦਾ ਪਤਾ ਹੀ ਹੈ ਅੱਵਲ ਤੇ

ਸੁਖਮਣੀ ਨੂੰ ਵੀ ਸਮਝਾਇਆ ਵੀ ਏਦਾਂ ਣਾ ਉਹਦੇ ਨਾਲ ਹੈਗੀ ਹੈ ਉਸ ਨੂੰ ਇੱਕ ਦਿਨ ਮਤਲਬ ਹਿਸਾਬ ਕਿਤਾਬ ਸਮਝਾਇਆ ਸੀ ਉਸ ਨੇ ਮੰਨਣੀ ਨਹੀਂ ਕਿਸੇ ਦੀ ਹੂ ਨਾਲੇ ਜੀ ਦੇ ਪਹਿਲੇ ਹੱਥ ਲੱਗੇ ਹੋਏ ਉਸ ਕੋਲ ਨਹੀਂ ਜਾਂਦੀ ਬਾਅਦ ਚ ਯਾਰ ਤੈਨੂੰ ਨਾਲ ਇੱਕ ਇਹ ਵੀ ਗੱਲ ਹੈ ਉਹ ਯਾਰ ਹੀ ਯਾਰ ਗੱਲ ਹੀਂ ਯਾਰ ਤੈਨੂੰ ਮੈਂ ਕਹਿਣ ਲੱਗਾਂ ਤੈਨੂੰ ਯਾਰ ਮੈਂ ਕੰਮ ਦੀ ਗੱਲ ਚੇਤੇ ਨਹੀਂ ਆਉਂਦੀ ਚੇਤਾ ਭੁੱਲ ਗਿਆ

ਹੋਰ ਸੁਣਾ ਚੱਕ ਦੇ ਕੋਈ ਨਹੀਂ ਕੋਈ ਚੱਕਰ ਨਹੀਂ ਹੈ ਕੋਈ ਨਹੀਂ ਮੈਂ ਤੇਰੀ ਸਲਾਹ ਹੀ ਲੈਣੀ ਸੀ ਕੋਈ ਨਹੀਂ ਲੈ ਲਈ ਹੈ ਉਏ ਕੀ ਹੋਇਆ ਉਹ ਸਾਲਾ ਹੈ ਕਿਹਦੇ ਵਾਲਾ ਉਹ ਸਾਲਿਆ ਪੈਸੇ send ਕਰਵਾ ਉਹ ਕਰਨ ਨਹੀਂ ਡਆ

follower ਜ਼ਹੇ ਬਣਾਇਆ ਸੀ ਤੇ ਸਾਲਿਆ ਪੈਸੇ send ਕਾਰ ਤੇ ਉਨੂੰ ਮੈਂ ਦੋ ਸੌ ਦੋ ਸੌ ਕੇ ਤਿੰਨ ਸੌ ਉਸ ਨੂੰ ਹੁਣ ਕਾਰਨ ਨਹੀਂ ਡਿਆ ਵਦਾਉਂਣ ਨਹੀਂ ਡਿਆ

ਅੱਛਾ ਮੈਂ ਕਿਹਾ ਤੇਰੀ ਭੈਣ ਨੂੰ ਆਇਆ ਗੱਲ ਨਹੀਂ ਕੱਢੀਦੀ

ਕੀ ਬਣਣ ਡਆ ਉਹ ਤੂੰ ਆਉਣਾ ਕੇ ਨਹੀਂ ਆਉਣਾ time ਕਿੰਨਾ ਹੋ ਗਿਆ ਕੋਈ ਨਹੀਂ ਆਉਣਾ ਵਾ ਉਹੋ ਯਾਰ ਜੇ ਆਉਣਾ ਪੱਕਾ ਦੱਸੀਂ ਆੜੀ ਸਾਲਿਆ ਕੋਈ ਨਹੀਂ ਮੇਰੇ ਲਾਗੇ ਕੋਈ ਨਹੀਂ ਕੋਈ ਨਹੀਂ ਆ ਜਾਊਗਾ ਭਰਾ ਹੋਰ ਦੱਸ ਹੋਰ ਸੁਨਾ ਗੱਲਬਾਤ ਕੁੜੀ set ਕਰਵਾ ਕੋਈ ਘੈਂਟ ਜਾਈ ਕੋਈ ਨਹੀਂ ਕਰਵਾ ਦਿੰਨੀ ਆਂ ਨਕਾਤਲ ਕੀ ਹੁੰਦਾ ਓਏ

ਨਕਾਤਲ ਇਹੋ ਕੁੜੀ ਹੁੰਦੀ ਹੈ ਠੀਕ ਹੈ ਇਸ ਦਾ ਵੱਖਰਾ trend trend ਚਲਾਇਆ ਹੈ ਸਾਡੇ ਵਿਚ ਫੇਰ ਘਰਾਂ ਦੇ ਕੰਮ ਹੁੰਦਾ ਹੈ ਨਾ ਤਾਂ ਕਹਿ ਦਿੰਦੇ ਹਾਂ

ਰੰਗ ਦਾ ਕੰਮ ਤੇ ਆਪਾਂ ਵੀ ਕਰ ਲਈ ਦਾ ਵਾ

ਮੈਂ ਪੱਟੀ ਵੀ ਲਾ ਲੈਣਾ ਵਾ paint ਵੀ ਸਾਰਾ ਕੁਝ ਕਰ ਲੈਂਦਾ ਵਾ ਨਹੀਂ ਤੇ ਵਾਲ ਪਟੀ ਲੰਘਾਉਣੀ ਔਖੀ ਹੈ ਹੋਰ ਸੁਣਾ

ਮੈਂ ਮਾਮਾ ਸਾਰੇ ਕੰਮ ਕਰ ਲੈਨਾ ਵਾਂ ਸਫ਼ਾਈ ਦੇ ਵਿਚ ਲਗਾਉਣਾ ਕੇ ਲੀਕਾਂ